ਇਸ ਤਰ੍ਹਾਂ ਹੈ ਜਿਵੇਂ ਕਹਿੰਦੇ ਘਿਓ ਦੇ ਦੀਵੇ ਬਾਲਣਾ

ਖੁਸ਼ੀ ਮਨਾਉਣੀ ਜਿਵੇਂ ਵੀ ਆਪਣਾ ਉਹਦੇ ਕਹਿਨੇ ਆ ਇਹ ਤਾਂ ਚਲੋ ਇਹ ਤਾਂ ਲੱਗਦਾ ਮੁਹਾਵਰਾ ਇਹਦਾ ਮੈਨੂੰ ਲੱਗਦਾ ਰਾਮਾਇਣ ਦੇ ਵਿੱਚ ਉਹ ਲੈ ਕੇ ਲਿਆ ਹੋਣਾ ਹਨਾ

ਕੱਟਕੇ ਆਇਆ ਸੀ ਘਿਓ ਦਾ ਦੀਵਾ ਬਾਲਿਆ ਲੋਕਾਂ ਨੇ ਉਸ time

ਇਹ ਉੱਥੋਂ ਚੱਕਿਆ ਵਿਆ ਲੱਗਦਾ ਹਨਾ

ਹਾਂ ਹ਼ੋਰ ਕਈ ਚੀਜ਼ਾਂ ਨੇ ਜਿਹੜੀ ਕਈ ਸਟੋਰੀਆਂ ਸ਼ਟਾਰੀਆਂ ਨੂੰ ਜੋੜ ਕੇ ਕਰਨਾ ਉਹ ਦੇਖੋ ਹੁਣ ਜਿਹੜਾ ਹੈਨੀ ਘਰ ਦਾ ਭੇਤੀ ਲੰਕਾ ਢਾਹੇ ਉਹ ਹੁਣ ਭਵਿਸ਼ਣ ਤੇ ਹੀ ਬਣਾਇਆ ਦੇਖਲੋ

ਉਹਦੇ ਪਰ ਹੀ ਬਣਾਇਆ ਹੋਇਆ ਭਵਿਸ਼ਣ ਤੇ ਢੁੱਕਦਾ ਵੀ ਹਾਂ ਭਵਿਸ਼ਣ ਨੇ ਸਾਰਾ ਭੇਤ ਦਿੱਤਾ

ਹਾਂ ਤਾਂਹੀ ਵੀ ਘਰ ਦਾ ਭੇਤੀ ਲੰਕਾ ਢਾਹੇ ਇਹ ਕਿਸੇ ਨਾ ਕਿਸੇ ਗੱਲ ਤੇ ਬਣੇ ਹੋਏ ਨੇ

ਇਹੀ ਜੀ ਹਾਂ ਅੱਗੇ ਆ ਜਿਵੇਂ ਉੰਨੀ ਇੱਕੀ ਦਾ ਫ਼ਰਕ hello hello ਹਾਂਜੀ ਹਾਂਜੀ ਮੈਂ ਕਿਆ ਖੂਨ ਸ਼ਫ਼ੇਦ ਹੋਣਾ ਲਿਖਿਆ ਹੋਇਆ

ਕਹਿੰਦਾ ਖੂਨ ਸ਼ਫ਼ੇਦ ਹੋਣਾ ਹਾਂਜੀ ਹਾਂ ਖੂਨ ਸ਼ਫ਼ੇਦ ਹੋਣਾ ਮਤਲਬ ਸਾਰੇ ਰਿਸ਼ਤੇ ਨਾਤੇ ਮਤਲਬ ਭੁੱਲਣਾ

ਠੀਕ ਹੈ ਨਾ ਇੱਕ ਇਹ ਕਰਾਉਣਾ

ਉੰਨੀ ਇੱਕੀ ਦਾ ਫ਼ਰਕ ਮਤਲਬ ਥੋੜਾ ਫ਼ਰਕ ਤੀ ਨਾ ਕਹਿੰਦੇ ਚਲੋ ਉੰਨੀ ਇੱਕੀ ਦਾ ਫ਼ਰਕ ਹੈ ਆਪਾਂ ਕਹਿ ਦਿੰਨੇ ਹਾਂ ਕੋਈ ਚੀਜ਼ ਲੈਣਾ ਐਸੇ ਕੋ ਤੈਸਾ ਹਾਂ ਹਾਂਜੀ

ਹਾਂ ਹ਼ੋਰ

ਗੁੱਸੇ ਹੋਣਾ

ਇੱਕ ਉਹ ਵੀ ਬੜਾ ਮਸ਼ਹੂਰ ਹੋਇਆ ਤਾ ਉਹ ਮਸ਼ਹੂਰ ਏ ਉਵੀ ਇੱਟ ਨਾਲ ਇੱਟ ਖੜਕਾਉਣੀ ਹਾਂ ਇੱਟ ਨਾਲ ਇੱਟ ਖੜਕਾਉਣੀ

ਨਾਲ ਦੇਣਾ ਆਹ ਵੀ ਜੇ ਕਿਸੇ ਨੇ ਇੱਕ ਥੱਪਰ ਮਾਰਿਆ ਉਹਦੇ ਉੱਲਟਾ ਚਾਰ ਮਾਰੇ

ਇੱਟ ਕੁੱਤੇ ਦਾ ਵੈਰ ਹੋਣਾ ਇੱਟ ਕੁੱਤੇ ਦਾ ਵੈਰ ਹੋਣਾ ਇੱਟ ਕੁੱਤੇ ਦਾ ਵੈਰ

ਕਰਨੀ ਹਾਂ ਦੁਸ਼ਮਣੀ ਕਰਨੀ ਦੁਸ਼ਮਣੀ ਕਰਨੀ

ਗੰਗਾ ਨਹਾਉਣਾ ਗੰਗਾ ਨਹਾਉਣਾ ਜ਼ਿਮੇਵਾਰੀਆਂ ਤੋਂ ਵਿਹਲਾ ਹੋਣਾ ਲੈ ਵੀ ਆਪਾਂ ਕਹਿੰਦੇ ਨਹੀਂ ਆਪਾਂ ਤਾਂ ਭਾਈ ਹੁਣ ਸਾਰੇ ਕੰਮ ਕਾਰ ਨਿਬੇੜਲੇ ਵਿਆਹ ਕਰਤੇ ਜਵਾਕਾਂ ਦੇ ਆਪਾਂ ਤਾਂ ਹੁਣ

ਇੱਕ ਉਹ ਹੈ ਇੱਕ ਅੱਖ ਨਾਲ ਦੇਖਣਾ

ਹਾਂ ਵੀ ਜਿਹੜੇ ਹੁਣ ਮੁਸੀਬਤ ਤਾ ਜਿਹੜੀ ਲੈਲੀ ਉਹ

ਜਿਹੜੇ ਹੁਣ ਪੰਗੇ ਚ ਪੈ ਗਿਆ ਉਹ ਤਾਂ ਭਾਈ ਹੁਣ ਵਜਾਉਣ ਹੀ ਪੈਣਾ

ਗੱਲ ਪਿਆ ਢੋਲ ਤਾਂ ਵਜਾਉਣਾ ਹੀ ਪੈਣਾ ਭਾਈ ਹੁਣ ਕਿਆ ਕਰੀਏ ਹਾਂ ਹਾਂ ਇਹਦਾ ਇਹਦਾ ਆਪਾਂ ਜੋੜ ਸਕਦੇ ਹਾਂ ਕਹਿੰਦਾ ਵਿਆਹ ਵਾਲੇ ਲੱਡੂ ਜੀਨੇ ਖਾ ਖਾਦਾ ਉਹ ਵੀ ਪਛਤਾਇਆ ਜਿਹਨੇ ਨਾ ਖਾਦਾ ਉਹ ਵੀ ਪਛਤਾਇਆ

ਢੋਲ ਦਾ ਵਿਆਹ ਕਰਾਲਿਆ ਹੁਣ ਤੂੰ ਲੱਡੂ ਖਾ ਚਾਹੇ ਨਾ ਖਾ

ਹੁਣ ਤਾਂ ਢੋਲ ਗਲ ਪੈ ਗਿਆ ਤੇਰੇ

ਹਾਂ ਉਹ ਸ਼ੋ ਸ਼ੋ ਸ਼ੋਭਾ ਹੋਣੀ ਹਨਾ

ਹੋਣੀ ਗੁੱਡੀ ਚੜਣੀ ਮਤਲਬ ਗੁੱਡੀਆਂ ਨੇ ਤਰੱਕੀ ਅਹ ਚੜਣੀਆਂ ਮਤਲਬ ਬਹੁਤ ਜਿਆਦਾ ਤਰੱਕੀ ਹੋਣੀ ਹਾਂ ਹਾਂ ਉਹੀ ਬਹੁਤ ਉੱਪਰ ਜਿਵੇਂ

ਜਾਂਦੀ ਉੱਪਰ ਨੂੰ ਪਤੰਗ ਚ ਅਹ ਗੁੱਡੀ ਵੈਸੇ ਪਤੰਗ ਨੂੰ ਕਹਿਨੇ ਆ

ਪਹੁੰਚੀ ਜਾਂਦਾ ਉਹੀ ਵੀ ਗੁੱਡੀ ਚੜਣਾ ਉੱਚਾਈ ਤੇ ਪਹੁੰਚਣਾ ਜਾਂ ਉੱਚਾਈ ਤੇ ਜਾਣਾ ਤਰੱਕੀ ਹੋਣਾ ਹਾਂ ਤਰੱਕੀ ਹੋਣਾ ਤਰੱਕੀ ਹੋਣਾ

ਅਹ ਗਲ ਗਲਾ ਗਲ ਭਰ ਆਉਣਾ ਗੱਲ ਭਰ ਆਉਣਾ ਇਹਦਾ

ਬਹੁਤ ਜਿਆਦਾ ਰੋਣ ਲੱਗ ਜਾਂਦਾ ਬੰਦਾ ਰੋਨਾ ਆ ਜਾਣਾ

ਲੈ ਵੀ ਹੁਣ ਗਲਾ ਭਰਿਆ ਗਿਆ ਹੁਣ ਰੋਣਾ ਆਉਗਾ ਆਉਣੇ ਆਲਾ ਜਿਵੇਂ ਨਾ ਗੁੱਸਾ ਆਉਣੇ ਆਲਾ ਏ ਬੱਸ

ਆ ਗਿਆ ਖਾਣ ਨੂੰ ਪੈਣਾ ਖਿੱਚੜੀ ਪਕਾਉਣੀ ਖਿੱਚੜੀ ਪਕਾਉਣੀ ਲੈ

ਖਿੱਚੜੀ ਪਕਾਉਣੀ ਜਿਵੇਂ ਖਿੱਚੜੀ ਪਕਾਉਣੀ ਜਿਵੇਂ ਕਹਿੰਦੇ ਗੱਲਾਂ ਦਾ ਕੜਾਹ ਬਣਾਉਣਾ ਗੱਲਾਂ ਦਾ ਕੜਾਹ ਬਣਾਉਣਾ ਬੋੰਦੀ ਬੋਲੀ ਜਾਣਾ ਬੱਸ ਉਹੀ ਬੱਸ ਅਵਾ ਤਵਾ ਬੋਲੀ ਜਾਣਾ ਕਿਸੇ ਨੂੰ ਕੁੱਝ ਸਮਝ ਆਵੇ ਨਾਂ ਜਾਵੇ ਬੰਦਾ ਬੋਲੀ ਜਾਵੇ

ਆਪਣੇ ਮੂੰਹ ਮੀਆਂ ਮਿੱਠੂ ਬਨਣਾ ਹਾਂ ਆਪਣੇ ਮੂੰਹ ਮੀਆਂ ਮਿੱਠੂ ਬਨਣਾ ਆਪਣੀ ਆਪਣੀ ਕਹਿੰਦਾ ਆਪਣੀ ਤਰੀਫ਼ ਜਿਹੀ ਕਰੀ ਜਾਣੀ

ਆਪਣੀਆ ਸਿਫ਼ਤਾਂ ਹੀ ਕਰੀ ਜਾਣੀ

ਕਈ ਆਪਣੀਆ ਸਿਫਤਾਂ ਕਰੀ ਜਾਨੇ ਏ ਕਈ ਆਪਣੇ ਜਵਾਕਾਂ ਦੀਆ ਸਿਫ਼ਤਾਂ ਕਰੀ ਜਾਨੇ ਏ

ਹੁਣ ਉਹ ਦੇਖੋ ਦੇਖਲੋ ਗਦ ਗਦ ਹੋਣਾ ਖੁਸ਼ੀ ਹੋਣਾ ਖ਼ੁਸ਼ ਹੋਣਾ ਗਦ ਗਦ ਬਹੁਤ ਖ਼ੁਸ਼ ਹੋਣਾ ਬਹੁਤ ਖ਼ੁਸ਼ ਹੋਣਾ ਫੇਰ ਉਹ ਕਹਿੰਦੇ ਬਾਈ ਦੇਖੋ ਕਿਵੇਂ ਗਦ ਗਦ ਕਰਕੇ ਹੱsਦਾ

ਛਾਂਲਾਂ ਮਾਰ ਮਾਰ ਕੇ ਹੱਸਦਾ ਵੀ ਪੂਰੀ body ਹਿੱਲਦੀ ਏ

ਜਿਵੇਂ ਕਹਿਨੇ ਗਦ ਗਦ ਕਰਕੇ ਹੱਸਣਾ ਹਮ ਹਮ ਹੋਰ ਬਹੁਤ ਨੇ ਇਸ ਤਰ੍ਹਾਂ ਦੇ ਨੇ ਜਿਹੜੇ ਅਸਮਾਨ ਨਾਲ ਗੱਲਾਂ ਕਰਨੀਆਂ ਹੰਕਾਰ ਹੰਕਾਰ ਕਰਨਾ

ਇੱਕ ਹੋਰ ਏ ਅਸਮਾਨ ਨੂੰ ਟਾਕੀ ਲਾਉਣੀ

ਵੀ ਅਸਮਾਨ ਨੂੰ ਟਾਕੀ ਲਾਈ ਜਾਂਦਾ ਹੁੰਦਾ ਕੱਖ਼ ਨਹੀਂ ਇਹਦੇ ਕੋਲੋਂ ਸਾਲਾਂ ਉਹੀ ਗੱਲਾਂ ਆਲਾ ਹੀ ਏ ਵੀ ਅਸਮਾਨ ਨੂੰ ਟਾਕੀ ਲਾਈ ਜਾਂਦਾ ਜਿੱਦਾ

ਟਾਕੀ ਨੀ ਲਾ ਸਕਦਾ ਵੀ ਇਹਦੀ ਗੱਲ ਦਾ ਕੋਈ ਮਤਲਬ ਹੋਣਾ ਨੀ ਅੱਜ ਹੋਰ ਹੈ ਤੇ ਕੱਲ ਨੂੰ ਹੋਰ ਹੈ ਇੱਕ ਆ ਜਿਵੇਂ ਸੱਪ ਸੁੰਗ ਗਿਆ ਸੱਪ ਸੁੰਗ ਜਾਣਾ ਵਾਕ ਵੀ ਏ ਹਾਂ ਸੱਪ ਸੁੰਗ ਜਾਣਾ ਸਾਂਤ ਹੋ ਜਾਣਾ ਉਹ ਹਾਂ ਸ਼ਾਂਤ ਹੋ ਜਾਣਾ ਹਮ ਕਹਿ ਤਾ ਵੀ ਲੱਗਦਾ ਸੱਪ ਸੁੰਗ ਗਿਆ ਉਹਨੂੰ ਹੁਣ ਨੀ ਇਹਦੇ ਤੋਂ ਬੋਲ ਹੁੰਦਾ ਸਹੀ ਗੱਲ ਹੈ ਹਾਂ

ਘੋੜੇ ਵੇਚ ਕੇ ਸੋਣਾ ਹਾਂ ਇਹ ਵੀ ਹੈਗਾ

ਕੋਈ ਮਰਦਾ ਮਰੇ ਕੋਈ ਜਿੰਦਾ ਜੀਵੇ ਆਪਾਂ ਕਿਆ ਲੈਣਾ ਕੇ ਨਹੀਂ ਆਪਾਂ ਆਪਣੀ life enjoy ਕਰੋ ਬੱਸ

ਸਿਰ ਦਿਖਾਣਾ

ਸਿਰ ਖਾਣਾ ਹਾਂ

ਹਮ ਹਾਂ caughing ਅੱਗੇ ਕੁੱਤੇ ਦੀ ਮੋਤ ਮਰਨਾਂ caughing